ਇਯਾਦੁਰਾਈ ਸੋਲੋਮਨ

ਨੇ ਉਹਨਾਂ ਨੂੰ ਕਿਹਾ ਸੀਗਾ ਕਿ ਜੀਵਨ ਵਿੱਚ ਸਫਲਤਾ ਅਤੇ ਇਯਾਦੁਰਾਈ ਅਹ ਇੱਛਿਤ ਨਤੀਜਾ ਪ੍ਰਾਪਤ ਕਰਨ ਲਈ ਨਾ ਤੀਬਰ ਇੱਛਾ, ਸ਼ਰਧਾ, ਆਸ਼ਾ ਇਨ੍ਹਾਂ ਤਿੰਨ ਸ਼ਕਤੀਆਂ ਨੂੰ ਭਲੀਭਾਂਤੀ ਸਮਝ ਲੈਣਾ ਚਾਹੀਦਾ ਹੈ।

ਤੇ ਉਹਨਾਂ ਤੇ ਪ੍ਰਭਾਵ ਸਥਾਪਤ ਕਰਨਾ ਚਾਹੀਦਾ ਹੈ। ਤੇ ਅਬਦੁਲ ਕਲਾਮ ਜੀ ਨੇ ਆਪਣੀ ਆਰੰਭਕ ਸਿੱਖਿਆ ਜਾਰੀ ਰੱਖਣ ਲਈ ਅਖ਼ਬਾਰ ਵੰਡਣਾ ਸ਼ੁਰੂ ਕਰ ਦਿੱਤਾ ਸੀ,

ਫਿਰ ninety fifty eight ਵਿੱਚ ਮਦਰਾਸ institute of technology ਵਲੋਂ ਆਕਾਸ਼ ਵਿਗਿਆਨ ਵਿੱਚ degree ਇਹਨਾਂ ਨੇ ਪ੍ਰਾਪਤ ਕੀਤੀ। ਫਿਰ ਇਸ ਦੇ ਬਾਅਦ ਉਹਨਾਂ ਨੇ ਹਾਵਰਕਰਾਫਟ ਪਰਯੋਜਨਾ ਉੱਤੇ ਕੰਮ ਕੀਤਾ ਸੀ ਫਿਰ। ਭਾਰਤੀ ਰੱਖਿਆ ਅਨੁਸੰਧਾਨ ਅਤੇ ਵਿਕਾਸ ਸੰਸਥਾਨ ਅਹ ਸੰਸਥਾਨ ਵਿੱਚ ਦਾਖਲਾ ਲਿਆ ਫਿਰ ਇਹਨਾਂ ਨੇ

ਤੇ ਉੱਨੀ ਸੌ ਬਾਹਠ ਵਿੱਚ ਉਹ ਭਾਰਤੀ ਅੰਤਰਿਕਸ਼ ਅਨੁਸੰਧਾਨ ਸੰਗਠਨ ਵਿੱਚ ਆਏ

ਹਾਂਜੀ ਤੇ ਪਰਯੋਜਨਾ ਨਿਰਦੇਸ਼ਕ ਦੇ ਰੂਪ ਵਿੱਚ ਭਾਰਤ ਦੇ ਪਹਿਲੇ ਸਵਦੇਸ਼ੀ ਉਪਗ੍ਰਹਿ ਮੰਨੇ ਗਏ ਸੀ ਇਹ,

ਤੇ ਉੱਨੀ ਸੌ ਅੱਸੀ ਵਿੱਚ ਇਹਨਾਂ ਨੇ ਰੋਹਿਣੀ ਉਪਗ੍ਰਹਿ ਸਫਲਤਾਪੂਰਵਕ ਆਕਾਸ਼ ਵਿੱਚ launch ਕਰ ਦਿੱਤਾ ਸੀ।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

ਹਾਂਜੀ ਮੈਂ ਦੱਸ ਦਿੰਦੀ ਹਾਂ,

ਤੇ ਜਿਸ ਜਿਸਦੇ ਕਰਕੇ ਉਹਨਾਂ ਨੂੰ ਮਿਜ਼ਾਈਲ man ਕਿਹਾ ਜਾਂਦਾ ਸੀ,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

ਆਪਣੇ ਅਹ ਵਾਹਿਦ ਹਰੀਫ਼ ਲਕਸ਼ਮੀ ਸਹਿਗਲ ਨੂੰ ਹਾ~ ਹਾਰ ਦਿੱਤੀ ਹੈ। ਤੇ ਇਹਨਾਂ ਨੇ ਨਾ ਭਾਰਤੀ ਰਾਸ਼ਟਰਪਤੀ ਚੁਣੇ ਜਾਣ ਦੇ ਬਾਰੇ ਵਿੱਚ ਕਿਸੇ ਨੂੰ ਕੋਈ ਸ਼ੁਬਾ ਨਹੀਂ ਸੀ voting ਵਿੱਚ ਰਸਮੀ ਕਰਵਾਈ ਸੀ ਇਹਨਾਂ ਨੇ, ਤੇ ਇਹ ਤੀਸਰੇ ਮੁਸਲਮਾਨ ਰਾਸ਼ਟਰਪਤੀ ਬਣੇ ਸੀ ਭਾਰਤ ਦੇ।

ਤੇ ਭਾਰਤ ਦੇ ਨਵੇਂ ਰਾਸ਼ਟਰਪਤੀ ਨੂੰ ਮੁਲਕ ਦੀ ਕੇਂਦਰੀ ਅਤੇ ਰਿਆਸਤੀ ਚੋਣ college ਦੇ ਤਕ~ ਤਕਰੀਬਨ ਪੰਜ ਹਜ਼ਾਰ ਮੈਂਬਰਾਂ ਨੇ ਚੁਣਿਆ ਸੀ ਇਹਨਾਂ ਨੂੰ।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 ਤੇ ਇਹਨਾਂ ਦੀ ਮੌਤ ਬਾਰੇ ਦੱਸੋਗੇ ਕਿ ਇਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ ਸੀ ਤੇ ਕਦੋਂ ਹੋਈ ਸੀ? ਹਾਂਜੀ ਅਬਦੁਲ ਕਲਾਮ ਜੀ ਦੀ ਤਰਾਸੀ ਵਰਿਆਂ ਦੀ ਉਮਰ ਸੀ,

ਤੇ ਸਤਾਈ ਜੁਲਾਈ ਨੂੰ ਦੋ ਹਜ਼ਾਰ ਪੰਦਰਾਂ ਵਿੱਚ ਇਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਸੀ,

ਤੇ ਫਿਰ ਇਹਨਾਂ ਦੀ ਮੌਤ ਹੋ ਗਈ ਸੀ। ਹਾਂਜੀ ਤੇ ਸਿਲਾਂਗ ਵਿੱਚ ਇੱਕ ਤਕਨੀ~ ਹਾਂਜੀ

ਹਾਂਜੀ ਉਹਨਾਂ ਨੇ ਕਿਹਾ ਸੀਗਾ ਕਿ ਕਿਸੇ ਇੱਕ ਦਾਇਰੇ ਵਿੱਚ ਸੀਮਤ ਨਹੀਂ ਕੀਤਾ ਜਾ ਸਕਦਾ,

ਜ਼ਿੰਦਗੀ ਦੇ ਅਹ ਜ਼ਿੰਦਗੀ ਨੇ ਜਦੋਂ ਉਹਨਾਂ ਨੂੰ ਜੋ ਭੂਮਿਕਾ ਨਿਭਾਉਣ ਦਾ ਜ਼ਿੰਮਾ ਸੋਂਪਿਆ ਉਹ ਉਹਨਾਂ ਦੇ, ਉਹ ਉਹਨਾਂ ਤੇ ਖਰੇ ਉੱਤਰੇ ਸੀ ਤੇ ਜਦੋਂ ਰਾਸ਼ਟਰਪਤੀ ਬਣੇ ਦੇਸ ਦੇ ਇੱਕ ਮਹਾਨ ਵਿਚਾਰਕ ਰਹੇ, ਲੇਖਕ ਰਹੇ, ਵਿਗਿਆਨੀ ਵੀ ਰਹੇ, ਹਰ ਖੇਤਰ 'ਚ ਉਹਨਾਂ ਨੇ ਅਹਿਮ ਯੋਗਦਾਨ ਦਿੱਤਾ।

ਤੇ ਕਲਾਮ ਦੀ ਜ਼ਿੰਦਗੀ ਦਾ ਸਾਰ ਹੈ, ਖੁਆਬ ਦੇਖੋ, ਖੁਆਬ ਪੂਰੇ ਜ਼ਰੂਰ ਹੁੰਦੇ ਹਨ,

ਤੇ ਅੱਜ APJ ਅਬਦੁਲ ਕਲਾਮ ਦਾ ਜਨਮ ਦਿਨ ਹੈ ਤੇ ਅੱਜ ਦਿਨ ਸਾਲ ਉੱਨੀ ਸੌ ਇਕੱਤੀ ਵਿੱਚ

ਪੈਦਾ ਹੋਏ ਸੀ, ਤੇ ਅੱਜ ਬੇਸ਼ਕ ਅਸੀਂ ਉਹਨਾਂ ਨੂੰ ਇੱਕ ਵਧੀਆ ਅਧਿਆਪਕ, ਅਹ ਦੇਸ ਦੇ ਸਭ ਤੋਂ ਵਧੀਆ ਰਾਸ਼ਟਰਪਤੀ, ਸ਼ਾਨਦਾਰ ਵਿਗਿਆਨੀ, ਤੇ ਬਿਹਤਰੀਨ ਇਨਸਾਨ ਦੇ ਤੌਰ ਤੇ ਯਾਦ ਕਰਦੇ ਹਾਂ, ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਇੰਨਾ ਆਸਾਨ ਨੀ ਰਿਹਾ

ਜ਼ਿੰਦਗੀ 'ਚ ਸੰਘਰਸ਼ ਕਰਦੇ ਹੋਏ ਉਹਨਾਂ ਨੇ ਕਾਮਯਾਬੀ ਤੱਕ ਦਾ ਸਫ਼ਰ ਤਹਿ ਕੀਤਾ ਸੀ। ਹਾਂਜੀ।

ਉਹਨਾਂ ਬਾਰੇ ਕੁੱਝ ਹੋਰ ਦੱਸ ਸਕਦੇ ਹੋ? ਹਾਂਜੀ ਉਹ ਨਾ ਉਪ ਰਾਸ਼ਟਰਪਤੀ ਸੀ

ਉਹਨਾਂ ਦੀ ਛੇਵੀਂ ਬਰਸ਼ੀ ਤੇ ਸਰਧਾਂਜ਼ਲੀ ਭੇਟ ਕੀਤੀ ਸੀ।

ਅਤੇ ਦੇਸ ਲਈ ਉਹਨਾਂ ਦਾ ਯੋਗਦਾਨ ਲਈ ਵੱਡੇ ਨੇਤਾ ਨੂੰ ਯਾਦ ਕੀਤਾ ਤੇ ਨਾਇਡੂ ਨੇ APJ ਅਬਦੁੱਲ ਕਲਾਮ ਦੇ ਵਧੀਆ ਯੋਗਦਾਨ ਬਾਰੇ ਗੱਲ ਕੀਤੀ,

ਜਦੋਂ ਉਸਨੇ ਦੇਸ਼ ਦੇ ਗਿਆਰਵੇਂ ਰਾਸ਼ਟਰਪਤੀ ਨੂੰ ਯਾਦ ਕੀਤਾ ਸੀ

ਤਾਂ ਨਾਇਡੂ ਨੇ tweet ਕੀਤਾ, ਸਾਬਕਾ ਰਾਸ਼ਟਰਪਤੀ doctor APJ ਅਬਦੁੱਲ ਕਲਾਮ ਨੂੰ ਅੱਜ ਉਸ ਦੀ ਪੁਨਿਆ ਤਿਥੀ ‘ਤੇ ਮੇਰੀ ਨਿਮਰ ਸ਼ਰਧਾਂਜਲੀ ਹੈ,

ਤੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਵੀ APJ ਅਬਦੁੱਲ ਕਲਾਮ ਨੂੰ ਸ਼ਰਧਾਂਜਲੀ ਦਿੱਤੀ। ਹਾਂਜੀ ਮੇਰੀ ਆਵਾਜ਼ ਆ ਰਹੀ ਹੈ?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

ਹਾਂਜੀ ਆਵਾਜ਼ ਆ ਰਹੀ ਹੈ ਮੇਰੀ? Hello

ਮੈਂ ਮਨਦੀਪ ਬੋਲਦੀ ਪਈ ਹਾਂ ਤੂੰ ਇੱਕ ਗੱਲ ਤੂੰ ਮੇਰਾ number ਨੀ save ਕੀਤੇ ਦਾ ਮੈਂ ਮੈਂ ਆਰਾਧਿਆ ਬੋਲਦੀ ਪਈ ਹਾਂ ਮਨਜੀਤ। ਉਹ ਨਹੀਂ ਮੈਂ ਤਾਂ ਸਿਰਫ਼ ਦੇਖਦੀ ਸੀ ਤੂੰ ਵੀ ਆਖਿਆ ਨੀ ਕੁਛ ਅਜ਼ੀਬ ਦਿੱਤਾ ਨਾ ਤਾਂ ਕਿ ਮੇਰੇ ਮੂੰਹ ਚੋਂ ਨਿਕਲ ਗਿਆ ਕਿ ਦੇਖ ਮੈਂ ਕੀ ਬੋਲੀ ਗਈ ਹਾਂ ਮੈਂ ਮਨਜੀਤ ਬੋਲਦੀ ਪਈ ਹਾਂ

ਅੱਛਾ ਅੱਛਾ ਤੇ ਇਹਦਾ ਮਤਲਬ ਮੈਂ disturb ਤਾਂ ਨੀ ਕਰ ਦਿੱਤਾ। ਮੈਂ ਬਿਲਕੁਲ ਠੀਕ ਹਾਂ ਤੂੰ ਦੱਸ ਘਰ ਠੀਕ ਆ ਸਭ, ਕੰਮ ਕਾਰ ਠੀਕ ਚੱਲਦਾ ਪਿਆ ਹੈ। ਹੋ~ ਹਾਂ ਹੋਰ ਫਿਰ ਕੀ ਕਰਦੀ ਆਂ ਅੱਜ ਕੱਲ੍ਹ।

ਚੱਲ ਫਿਰ ਤਾਂ ਬਹੁਤ ਵਧੀਆ ਹੋ ਗਿਆ ਹੌਲੀ ਹੌਲੀ ਕੰਮ ਤਾਂ ਹੁੰਦਾ ਵੀ ਯਾਰ ਮੈਂ ਇਸੇ ਸਿਲਸਿਲੇ 'ਚ ਤੈਨੂੰ phone ਲਾਇਆ ਸੀਗਾ actually ਤੂੰ ਕਹਿਣਾ ਕਿ ਹਨਾ ਮਤਲਬ ਲਈ ਹੋ ਗਿਆ but ਮੈਂ ਨਾ actually ਮੈਂ ਮੈਂ ਤੈਨੂੰ ਪਤਾ ਹੀ ਆ, ਤੂੰ saloon ਦਾ ਕੰਮ ਖੋਲਿਆ ਹੈ ਤੇ ਮੇਰੇ ਮਨ 'ਚ ਨਾ ਕੋਈ ਹੋਰ ਨਾਮ ਸੁਝਿਆ ਸੁਝਦਾ ਨੀ ਪਿਆ ਮੈਂ ਅਸਲ ਵਿੱਚ ਚਾਹੁੰਦੀ ਹਾਂ ਕਿ ਮੈਂ ਆਪਣਾ ਕੰਮ ਸ਼ੁਰੂ ਕਰਾਂ ਮੇਰੇ boutique ਦਾ ਤੇ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਿੱਥੋਂ ਸ਼ੁਰੂ ਕਰਾਂ ਕਿੱਦਾਂ ਸ਼ੁਰੂ ਕਰਾਂ ਮਤਲਬ ਥੋੜ੍ਹਾ ਨਾ ਦਿਮਾਗ ਹਨਾ ਇੱਕ decision ਤਾਂ ਲੈ ਲਿਆ ਕਿ ਆਪਣਾ business ਸ਼ੁਰੂ ਕਰਨਾ, ਆਪਣਾ ਕੰਮ ਸ਼ੁਰੂ ਕਰਨਾ ਹੈ but ਆਪਣਾ ਕੰਮ ਸ਼ੁਰੂ ਕਰਨਾ ਵੀ ਕਿਹੜਾ ਸੌਖੀ ਗੱਲ ਹੁੰਦੀ ਹੈ ਨਾ ਸੌ ਤਰ੍ਹਾਂ ਦੀ problems create ਹੁੰਦੀ ਆ ਤੇ ਮੈਨੂੰ ਨਾ ਕੁਛ ਸਮਝ ਨੀ ਸੀ ਆਉਂਦਾ ਪਿਆ ਤੇ ਫਿਰ ਨਾ ਮੇਰੇ mind 'ਚ ਤੇਰਾ ਨਾਮ ਆਇਆ ਤੇ ਫਿਰ ਮੈਂ ਕਿਹਾ ਮੈਂ ਕਿਹਾ ਯਾਰ ਇਹਨੂੰ phone ਕਰਾਂ, ਤੂੰ busy ਤਾਂ ਸੀ ਜੇ busy ਆਂ ਤੇ ਮੈਂ ਬਾਅਦ ਚੋਂ phone ਕਰ ਲੈਂਦੀ ਹਾਂ ਏਦਾਂ ਦੀ ਕੋਈ ਗੱਲ ਨੀ ਹੈ

ਹਾਂ ਹਾਂ ਨਹੀਂ ਮੈਂ ਸਮਝ ਗਈ ਬਿਲਕੁਲ ਯਾਰ ਮੈਂ ਨਾ ਤੈਨੂੰ ਉਹੀ ਪੁੱਛਣਾ ਸੀਗਾ ਕਿ ਤੈਨੂੰ ਥੋੜ੍ਹਾ ਜਿਹਾ experience ਹੋਵੇਗਾ ਨਾ ਕਿ ਕੀ ਆ ਕਿੱਦਾਂ ਕੀ ਨਹੀਂ ਮੈਂ ਤਾਂਹੀਓ ਪੁੱਛਣਾ ਸੀਗਾ ਕਿ ਮੈਂ ਚਾਹੁੰਦੀ ਹਾਂ ਕਿ ਮੈਂ boutique ਦਾ ਕੰਮ ਸ਼ੁਰੂ ਕਰਾਂ ਤੇ ਮਤਲਬ ਕੀ ਮਤਲਬ ਇਹਦਾ process ਕੀ ਹੋਵੇਗਾ ਪਹਿਲਾਂ ਤੇ ਮੈਨੂੰ ਥੋੜ੍ਹੀ ਬਹੁਤ ਤਾਂ knowledge ਹੈਗੀ ਆ, But ਮੈਂ ਚਾਹੁੰਦੀ ਹਾਂ ਕਿ ਤੂੰ ਮੈਨੂੰ starting ਤੋਂ ਦੱਸ ਕਿੱਦਾਂ ਮੈਂ ਸ਼ੁਰੂ ਕਰਾਂ ਕਿੱਦਾਂ ਨਹੀਂ

ਯਾਰ ਇਹੀ ਤਾਂ problem ਤੈਨੂੰ ਪਤਾ ਕੀ ਗੱਲ ਹੈ ਉਞ ਤੇ ਆਪਣੀ ਕੋਈ ਦੁਕਾਨ ਖ਼ਰੀਦਣੀ ਹੋਏ ਤੇ ਤੈਨੂੰ ਪਤਾ ਬੜੀ ਮਹਿੰਗੀ ਪੈ ਰਹੀ ਹੈ ਤੇ ਫਿਲਹਾਲ ਤੇ ਮੈਂ ਸੋਚਦੀ ਪਈ ਹਾਂ ਕਿ ਮੈਂ ਕਿਤੇ ਬਾਜ਼ਾਰ 'ਚ ਨਾ ਕੋਈ ਅੱਛੀ ਜਿਹੀ ਜਗ੍ਹਾ ਲੱਭ ਕੇ ਪਹਿਲੇ ਕਿਰਾਏ ਤੇ ਮਿਲ ਜਾਏ ਤੇ ਮੈਂ ਨਾ actually ਪਤਾ ਕੀਤਾ ਇੱਕ ਦੋ ਜਗ੍ਹਾ ਹੋਰ, ਤੇ ਉੱਥੇ ਮੈਨੂੰ ਮਿਲਦੀ ਪਈ ਆ ਦੁਕਾਨ rent ਤੇ ਤੇ rent ਉਹਨਾਂ ਨੇ ਮੈਨੂੰ ਦੱਸਿਆ ਚਾਰ ਹਜ਼ਾਰ ਰੁਪਇਆ ਮਹੀਨਾ ਤੇ ਫਿਰ ਨਾ ਬੰਦੇ ਨੂੰ ਮੇਰਾ ਹਨਾ ਕੰਮ ਵੀ ਨਾ ਸ਼ੁਰੂ ਹੋਇਆ ਹੋਏ ਤੇ ਮਤਲਬ ਇਹ starting ਹੋਏ ਤੇ ਥੋੜ੍ਹਾ ਡਰ ਵੀ ਲੱਗਦਾ ਪਿਆ ਸੀਗਾ ਫਿਰ ਮੈਂ ਤਾਂ ਚਾਹੁੰਦੀ ਮੈਂ ਕਿਹਾ ਜੇ ਮੈਨੂੰ ਜਗ੍ਹਾ ਤੇ ਸਭ ਤੋਂ ਪਹਿਲੇ ਤਾਂ ਮੈਂ ਜਗ੍ਹਾ arrange ਕਰ ਲਈਏ ਕੋਈ ਹਨਾ। ਮਤਲਬ ਜਦੋਂ ਦੇਖਦੀ ਹਾਂ ਨਾ ਜਿਹੜਾ ਪਤਾ ਹੋਵੇ ਕਿ area ਥੋੜ੍ਹਾ ਚੱਲਦਾ ਫਿਰਦਾ ਜਿੱਥੇ ਥੋੜ੍ਹਾ customer ਦੀ ਉਮੀਦ ਲੱਗ ਸਕਦੀ customer ਤੇ ਚੱਲ ਹੌਲੀ ਹੌਲੀ ਬਣਦਾ ਉਹ ਤੇ ਬਾਅਦ ਦੀ ਗੱਲ ਹੈ ਪਰ ਪਹਿਲੇ ਕੰਮ ਦਾ setup ਕਰਨਾ ਵੀ ਬੜਾ ਜ਼ਰੂਰੀ ਹੂੰਦਾ ਨਾ ਕੰਮ ਦਾ setup ਵੀ ਵੀ ਤਾਂ ਏਦਾਂ ਦਾ ਹੋਣਾ ਚਾਹੀਦਾ ਨਾ ਜਿਹੜਾ ਬੰਦੇ ਨੂੰ, ਅੱਗੇ ਜਾ ਕੇ ਕੋਈ problem create ਨਾ ਕਰੇ ਜਗ੍ਹਾ ਤੇ ਮੈਂ ਦੇਖ ਲਈ ਹੈ but ਹੁਣ ਉਸ ਤੋਂ ਅੱਗੇ ਮੈਨੂੰ settlement ਦਾ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਕਿੱਦਾਂ ਕਰਾਂ।

ਹਮ ਹਮ ਅੱਛਾ ਤੂੰ ਮਤਲਬ ਮੈਨੂੰ ਬਣਿਆ ਬਣਾਇਆ setup ਦੇ ਦਏਂਗੀ ਮਤਲਬ setup in the sense ਕਿ ਜਗ੍ਹਾ ਤੂੰ ਮੈਨੂੰ provide ਕਰ ਸਕਦੀ ਹੈ ਤੇ ਜਗ੍ਹਾ ਤੇ ਇਹ ਵੀ ਤਾਂ ਹੋਏਗਾ ਨਾ ਕਿ ਦੇਖ ਨਾ ਜੇ ਤੂੰ ਮੈਨੂੰ ਜਗ੍ਹਾ provide ਕਰ ਰਹੀ ਹੈ ਤੇ of course ਯਾਰ ਮਤਲਬ ਤੈਨੂੰ ਵੀ ਤਾਂ ਕੁਛ ਲੱਗੇਗਾ ਨਾ ਮਤਲਬ ਹਨਾ। ਤੇ overall ਤੂੰ ਮੈਨੂੰ ਕਿੰਨਾ

ਨਹੀਂ ਉਹ ਤਾਂ ਗੱਲ ਮੈਂ ਤੇ~ ਮੈਂ ਤੈਨੂੰ ਉਸੇ ਲਈ phone ਲਾਇਆ ਨਾ ਕਿਉਂਕਿ ਥੋੜ੍ਹੀ ਵਾਕਫ਼ੀ ਹੋ ਜਾਂਦੀ ਨਾ ਬੰਦੇ ਜਿਸ ਦਿਨ business 'ਚ ਹੱਥ ਪਾਏ ਹੋਣ ਨਾ ਉਹਦੇ ਤੇ ਹਰ ਪਾਸੋਂ ਮਤਲਬ ਪੈਸਾ ਹੀ ਪੈਸਾ ਹੁੰਦਾ ਉਹਨੂੰ ਹਰ ਚੀਜ਼ ਦੀ knowledge ਹੋ ਜਾਂਦੀ ਤੈਨੂੰ phone ਲਾਉਣ ਦਾ ਨਹੀਂ fabric ਦੀ ਰਹੀ ਗੱਲ ਤੇ fabric ਦੀ ਮੈਂ ਜਿੱਥੋਂ ਵਗ਼ੈਰਾ purchase ਕਰਦੀ ਪਈ ਹਾਂ ਉੱਥੇ wholesale ਵਗ਼ੈਰਾ ਵੀ ਮੈਨੂੰ ਮਿਲ ਜਾਊਗਾ rate ਤੇ ਮੈਂ ਉੱਥੋਂ ਵੀ ਖ਼ਰੀਦ ਸਕਦੀ ਹਾਂ ਇਹ ਜਿਹੀ ਕੋਈ ਗੱਲ ਨੀ, ਤੂੰ ਮੈਨੂੰ ਇਹ ਅੱਛੀ ਗੱਲ ਦੱਸੀ ਹੈ ਕਿ ਬੰਦੇ ਨੂੰ ਨਾ ਹਰ ਪਾਸੇ try ਕਰਨਾ ਚਾਹੀਦਾ ਪਰ ਦੇਖ ਲਵਾਂਗੀ ਜਿੱਥੇ ਮੈਂ try ਕਰਦੀ ਪਈ ਹਾਂ ਨਾ fabric ਵਗ਼ੈਰਾ ਦਾ ਇਕੱਠਾ ਕੱਪੜਾ ਵਗ਼ੈਰਾ ਜਿੱਦਾਂ ਲੈਣਾ ਆਂ ਉੱਥੋਂ ਦੇਖ ਲਵਾਂਗੇ ਤੇਰੇ ਵਾਲਾ ਵੀ try ਕਰ ਲਵਾਂਗੀ ਜਿੱਥੋਂ sufficient rate ਮਿਲੇਗਾ ਜਿੱਥੋਂ ਸਹੀ rate ਮਿਲੇਗਾ ਉੱਥੋ ਚੁੱਕ ਲਵਾਂਗੇ ਹਨਾ ਇਹੀ ਹੋ ਸਕਦਾ ਹੈ ਦੂਜੀ ਗੱਲ ਦੇਖ ਨਾ ਮੈਨੂੰ ਤਾਂ ਮੈਨੂੰ ਜੇ ਥੋੜ੍ਹੀ ਬਹੁਤ knowledge ਹੈਗੀ ਹੈ ਹੈਗੀ ਹੈ ਨਾ ਕਿ ਮਤਲਬ ਕੱਪੜੇ, ਮੈਂ ਚਾਹੁੰਦੀ ਹਾਂ ਕਿ ਮੈਂ ਆਪਣੇ ਨਾਲ ਨਾ ਇੱਕ ਦੋ person ਮੈਂ ਇੱਕ ਦਿਨ ਇੱਕ ਦੋ ਹੋਰ ਮਤਲਬ ਇੱਕ ਦੋ ਹੋਰ ਮੈਂ ਮਤਲਬ ਬੰਦੇ hire ਕਰਾਂ ਆਪਣੇ ਨਾਲ ਤੇ ਹੁਣ ਮੇਰੀ ਇੱਕ colleague ਹੈਗੀ ਹੈ ਉਹ ਇਸੇ ਕੰਮ ਨੂੰ boutique ਨੂੰ ਲੈ ਕੇ ਨਾ ਉਹ ਕੰਮ ਵਗ਼ੈਰਾ ਕਰਦੀ ਹੈ ਸਿਲਾਈ ਵਗ਼ੈਰਾ ਘਰ ਕਰਦੀ ਪਈ ਹੈ ਤੇ ਮੇਰਾ ਸੀਗਾ ਕਿ ਮੈਂ ਉਹਦੇ ਨਾਲ ਮਿਲ ਕੰਮ ਕਰਾਂ ਹਨਾ ਦੋ ਬੰਦੇ ਕਰਦੇ ਆ ਤੇ ਨਾਲ

ਹਮ ਮੈਂ ਤੈਨੂੰ ਇਹੀ ਗੱਲ ਕਹੀ ਹੈ ਕਿ ਇਹ ਦੇਖ ਨਾ ਇਹ ਸਭ ਚੀਜ਼ਾਂ ਹੁਣ ਜਿੱਦਾਂ ਦੇਖ ਨਾ ਮੈਂ ਤੇ ਜਿੱਦਾਂ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਹੁਣ ਤੂੰ ਕੰਮ ਸ਼ੁਰੂ ਕੀਤਾ ਹੋਇਆ ਤੇ ਤੈਨੂੰ ਪਤਾ ਹੋਏਗਾ ਚੱਲ ਜੇ ਮੈਂ ਕੋਈ ਨਹੀਂ ਵੀ hire ਕਰਦੀ but problem ਪਤਾ ਕੀ ਹੋ ਜਾਂਦਾ ਕਿ ਮੈਂ hire ਕਰਨ ਦਾ ਇਸ ਲਈ ਸੋਚਦੀ ਹਾਂ ਕਿ ਮੈਂ ਇਕੱਲਾ ਮਤਲਬ ਹਨਾ ਮਤਲਬ ਕੋਈ ਮੇਰੇ ਅੱਗੇ ਮਤਲਬ ਮੈਂ ਮੈਂ ਮੈਨੂੰ ਨਾ ਮੈਂ ਸੱਚੀ ਦੱਸਾਂ ਤੇ ਮੈਂ boutique ਦਾ ਕੰਮ ਸੋਚ ਤਾਂ ਰਹੀ ਹਾਂ but ਮੈਨੂੰ boutique ਦਾ ਕੰਮ ਇੰਨੀ ਖ਼ਾਸ knowledge ਹੈ ਨੀ ਤਾਂ designing ਵਗ਼ੈਰਾ ਮੈਂ ਚਾਹੁੰਦੀ ਹਾਂ ਕਿ ਮੇਰਾ ਕੰਮ starting ਦਾ ਏਦਾਂ ਹੋਵੇ ਕਿ ਹਨਾ attract ਹੁੰਦਾ ਬੰਦਾ ਹੁਣ ਜਿਵੇਂ ਤੂੰ ਕਿਹਾ ਨਾ saloon ਵਗ਼ੈਰਾ 'ਚ ਅੱਛੀ quality ਤੇ ਮੈਂ ਚਾਹੁੰਦੀ ਹਾਂ ਕੋਈ trained ਬੰਦਾ ਹੋਵੇ ਨਾ ਤੇ ਕੋਈ ਵੀ ਤੇ ਜਿੱਦਾਂ ਦਾ ਵੀ customer ਆਏ ਤੇ ਉਹਨੂੰ ਉਹਨੂੰ ਉਹ ਚੀਜ਼ ਮਿਲੇ ਉਹ satisfied ਹੋ ਕੇ ਜਾਏ ਮੈਂ ਇਹ ਚੀਜ਼ ਚਾਹੁੰਦੀ ਹਾਂ ਮੈਂ ਤਾਂ ਬੰਦਾ hire ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿਉਂਕਿ ਦੇਖ ਨਾ Customer ਵੀ ਕਿੱਦਾਂ ਬਣਦੇ ਹੈ ਕਿ ਜੇ ਉਹਨਾਂ ਨੂੰ ਕੋਈ ਆਪਾਂ ਆਪਾਂ ਕੋਈ ਅੱਛੀ ਮਤਲਬ ਉਹਨਾਂ ਨੂੰ facilities ਦਿੰਦੇ ਹਾਂ ਕਹਿਣ ਦਾ ਮਤਲਬ ਉਹਨਾਂ ਨੂੰ satisfied ਕਰਦੇ ਹਾਂ ਹੁਣ ਕਈ ਚੀਜ਼ਾਂ ਇਹੋ ਜਿਹੀਆਂ ਜਿਹੜੀ ਮੈਨੂੰ boutique ਦੇ ਮਾਮਲੇ 'ਚ ਮੈਂ business ਤਾਂ start ਕਰਨਾ ਚਾਹੁੰਦੀ ਹਾਂ But ਕਿਤੇ ਨਾ ਕਿਤੇ ਆ ਕੇ ਮੇਰੀ knowledge ਵੀ ਘੱਟ ਪੈ ਜਾਂਦੀ ਹੈ ਸੋ ਉਹਨੇ ਨਾ ਘਰ ਕੰਮ ਕੀਤਾ ਹੋਇਆ ਸਾਰਾ ਸੋ ਉਹਨੂੰ ਕਿਤੇ ਨਾ ਕਿਤੇ ਪਤਾ ਆ ਕਿ ਅਹ ਮਤਲਬ ਕਿੱਦਾਂ dealing ਕਰਨੀ ਆਂ ਆਪਣੇ customer ਨਾਲ ਜਾਂ ਕੀ ਚੱਕਰ ਹੈ ਕਿੱਦਾਂ ਨਹੀਂ ਮੈਂ ਇਸ ਲਈ ਚਾਹੁੰਦੀ ਹਾਂ ਕਿ ਨਾਲ ਦਾ ਕੋਈ ਬੰਦਾ ਏਦਾਂ ਦਾ ਮੈਂ ਇਸੇ ਲਈ ਉਹਨੂੰ hire ਕੀਤਾ ਮੈਂ ਕੋਈ ਹੋਰ hire ਕਰ ਹੀ ਨੀ ਰਹੀ ਹਾਂ ਮੈਂ ਉਹਨੂੰ hire ਕਰ ਰਹੀ ਹਾਂ ਜੋ payout ਦੇ under ਪਊਗਾ ਮੈਨੂੰ ਪਤਾ ਉਹਨੂੰ ਮੈਂ ਕਿੰਨਾ payout ਕਰਨਾ ਤੇ ਥੋੜ੍ਹੀ ਬਹੁਤੀ ਮੇਰੀ ਉਹਦੀ। Settlement ਹੋ ਜਾਏਗੀ ਤੇ ਦੂਜੀ ਗੱਲ ਇਹ ਨਾ ਕਿ ਮੈਨੂੰ ਇਹ ਹੋ ਜਾਊਗਾ ਨਾ ਕਿ ਮੈਨੂੰ ਪਤਾ ਚੱਲ ਜਾਏਗਾ ਨਾ ਕਿ ਮਤਲਬ ਨਾਲ ਦੂਜੀ ਮੈਂ knowledge ਵੀ ਕਿਤੇ ਨਾ ਕਿਤੇ ਉਹ ਤੋ gain ਕਰ ਸਕਦੀ ਹਾਂ ਕਿ ਉਹ ਕੀ ਕਰਦੀ ਹੈ ਕਿੱਦਾਂ ਕਰਦੀ ਹੈ ਕਿ customer ਨੂੰ ਲੈ ਕੇ ਉਹਦੀ dealing ਅੱਛੀ ਹੈ ਮੈਨੂੰ ਤਾਂ ਪਤਾ ਹੈ

ਹਮ ਮੈਂ ਤੈਨੂੰ ਇਹੀ ਗੱਲ ਕਹੀ ਆ ਨਾ ਕਿ business ਹਾਂ ਹਮ ਮੈਂ ਤੈਨੂੰ ਇਹੀ ਤਾਂ ਗੱਲ ਕਹਿ ਰਹੀ ਹਾਂ ਕਿ business start ਤਾਂ ਛੋਟੇ ਤੋਂ ਹੁੰਦੀ ਹੈ ਨਾ ਹੁਣ ਦੇਖ ਨਾ ਤੇ ਉਹਨੂੰ knowledge ਹੋ ਗਈ ਅੱਗੇ ਕਿ ਜਿੱਦਾਂ ਬੰਦਾ ਕੰਮ ਕਰਦਾ ਜਾਂਦਾ ਉਹਦੀ knowledge ਵੱਧਦੀ ਜਾਂਦੀ ਹੈ, ਹੁਣ ਮੈਨੂੰ ਫਿਲਹਾਲ ਕੋਈ knowledge ਨੀ ਅੱਗੇ ਅੱਗੇ ਜਿੱਦਾਂ ਜਿੱਦਾਂ business ਸ਼ੁਰੂ ਕਰਾਂਗੀ ਕਿਉਂਕਿ ਸਭ ਤੋਂ ਵੱਡੀ ਗੱਲ business ਆਪਣਾ ਖੜਾ ਕਰਨਾ ਹੀ ਬੜਾ ਔਖਾ ਹੋ ਜਾਂਦਾ ਹੈ ਕਹਿਣ ਦਾ ਮਤਲਬ ਅੱਜ ਦੇ time 'ਚ ਆਪਣਾ ਕੰਮ ਕਰਨਾ ਤੇ ਬੜੇ ਸਾਰੇ risk ਲੈਣੇ ਪੈਂਦੇ risk factor ਵੀ ਤਾਂ ਵੇਖਣੇ ਪੈਂਦੇ ਨਾ ਬੰਦੇ ਨੂੰ ਕਿ ਕੀ ਆ ਕੀ ਨਹੀਂ

ਕਿ ਅੱਜ ਦਾ time ਤੁਸੀਂ ਇੱਕ ਗੱਲ ਹੋਰ ਦੇਖੋਗੇ ਕਿ business ਨੂੰ ਲੋਕੀ ਜ਼ਿਆਦਾ preference ਦਿੰਦੇ ਆ ਕਿਉਂ ਦਿੰਦੇ ਆ ਕਿਉਂਕਿ ਹਨਾ jobs ਵਗ਼ੈਰਾ ਰਹੀਆਂ ਨੀ government job ਰਹੀਆਂ ਨੀ ਤੇ ਫਿਰ ਲੋਕੀ ਕੋਸ਼ਿਸ਼ ਕਰਦੇ ਆ ਕਿ ਕਿਤੇ ਨਾ ਕਿਤੇ ਆਪਣਾ ਕੰਮ ਖੋਲੀਏ ਹੁਣ ਮੇਰੀ ਗੱਲ ਸੁਣ ਲਾ ਤੇ ਮੈਂ ਦੇਖ ਲਾ ਪੜ੍ਹੀ ਅੱਗੇ plus two ਕੀਤੀ ਅੱਗੇ Diploma ਕੀਤਾ degree ਕੀਤੀ but ਕੰਮ ਨੀ ਮੈਨੂੰ ਮਿਲ ਰਿਹਾ ਤੇ ਮੈਂ ਹੁਣ ਇਹ ਹੀ ਸੋਚ ਰਹੀ ਕਿ ਜਿਸ ਚੀਜ਼ 'ਚ ਮੇਰਾ interest ਆ boutique 'ਚ ਮੇਰਾ ਥੋੜ੍ਹਾ ਬਹੁਤ interest ਸੀਗਾ ਕਿਉਂਕਿ ਮੈਨੂੰ ਪਤਾ ਹੈ ਹਨਾ ਕਿ ਕੱਪੜੇ ਕਿੱਦਾਂ ਦੇ ਹੋਣੇ ਚਾਹੀਦੇ ਆ ਹੁਣ ਦੇਖ ਨਾ ਮੈਂ ਆਪਣੇ ਤੋਂ ਸ਼ੁਰੂ ਕਰਾਂ ਮੇਰੀ ਬਹੁਤ demand ਆ suit ਨੂੰ ਲੈ ਕੇ ਕਿ ਮੈਨੂੰ ਕਿੱਦਾਂ ਦਾ ਚਾਹੀਦਾ, ਮੈਨੂੰ ਹੁੰਦਾ ਹੈ ਕਿ ਹਰ ਵਾਰੀ ਮੈਂ suit ਸਵਾਵਾਂ ਤੇ ਹਰ ਵਾਰੀ ਮੇਰੇ suit ਦਾ design ਵੱਖਰਾ ਵੱਖਰਾ ਹੋਵੇ ਹਨਾ ਕਿਉਂਕਿ look ਬਹੁਤ matter ਕਰਦੀ ਹੈ ਜਿੱਦਾਂ ਜਿੱਦਾਂ boutique ਦਾ ਤੇ ਮੈਨੂੰ ਲੱਗਦਾ ਤੂੰ ਜਿੱਦਾਂ ਕਿਹਾ ਨਾ ਕਿ ਅੱਜ ਕੱਲ੍ਹ ਕਿੰਨਾ ਕੁਛ ਚੱਲਿਆ ਹੋਇਆ ਪਹਿਲੇ ਸੀਗਾ ਕਿ ਸਿਰਫ਼ ਇੱਕ suit ਚੱਲਦਾ ਸੀਗਾ ਬਸ ਹਨਾ ਅੱਜ ਕੱਲ੍ਹ plazo ਆ ਗਏ dresses ਆ ਗਏ ਅੱਜ ਕੱਲ੍ਹ suit 'ਚ ਹੀ variety ਕੱਢਣੀ ਹੋਵੇ ਤੇ ਜੇ ਤੂੰ all over suit 'ਚ ਵੀ variety ਕੱਢੇ ਤੇ ਇਕੱਲੇ ਸਲਵਾਰ suit 'ਚ ਇੰਨੀ variety ਮਿਲ ਜਾਂਦੀ ਹੈ ਕਿ ਬੰਦਾ ਦੇਖ ਦੇਖ ਨੀ ਥੱਕਦਾ ਫਿਰ ਹੋਰ ਉਹਦੇ ਵਿੱਚ ਹੋਰ initiate ਹੋ ਗਿਆ plazo ਹੋ ਗਏ tight plazo ਹੋ ਗਏ pant plazo ਹੋ ਗਿਆ

ਕ~ ਇਹ ਜਿਹੜਾ idea ਨਾ ਇਹ ਮੇਰੇ ਦਿਮਾਗ 'ਚ ਆਪ ਆਇਆ ਸੀਗਾ ਕਿਉਂ ਆਇਆ ਸੀਗਾ ਕਿਉਂਕਿ ਜਦੋਂ ਮੈਂ ਕਿਸੇ ਕੋਲ ਸੂ~ suit ਸਿਵਾਉਣ ਜਾਂਦੀ ਸੀ ਨਾ ਤੇ ਮੈਂ ਉਹਨੂੰ ਆਪੇ idea ਦਿੰਦੀ ਹਾਂ ਕਿ ਆਂਟੀ ਮੈਨੂੰ ਏਦਾਂ ਚਾਹੀਦਾ ਜਾਂ ਫਿਰ ਮੈਨੂੰ ਏਦਾਂ ਚਾਹੀਦਾ ਜਿਹਦੇ ਕੋਲੋਂ ਵੀ ਮੈਂ ਸਵਾਉਂਦੀ ਹਾਂ ਨਾ

ਬਾਹਰੋਂ ਵੀ ਖ਼ਰੀਦ ਲੈਂਦਾ ਬਾਹਰੋਂ ਵੀ ਹਰ ਤਰ੍ਹਾਂ ਦਾ ਮਿਲਦਾ but ਆਪ ਬੰਦੇ ਨੂੰ design ਕਰਕੇ ਨਾ ਉਹ ਬੰਦੇ ਨੂੰ ਆਪਣੀ ਖ਼ੁਸ਼ੀ ਇੱਕ ਅਲੱਗ ਖ਼ੁਸ਼ੀ ਮਿਲਦੀ ਆ ਨਾ ਆਪਣੀ fitting ਦੇ according ਕਰਵਾ ਸਕਦਾ ਜਾਂ ਉਹਨੂੰ ਕੀ ਕੀ ਚਾਹੀਦਾ ਕੀ ਕੀ ਉਹਨੂੰ ਇਹ ਇਹ ਫ਼ਰਕ ਚਾਹੀਦਾ ਕੀ ਨਹੀਂ ਆਪਣੇ according ਤਾਂ ਮੇਰੇ ਮਨ 'ਚ ਇਹਦਾ ਖ਼ਿਆਲ ਆਇਆ ਸੀਗਾ ਵੀ ਕਿਉਂ ਨਾ ਯਾਰ ਮੈਂ boutique ਖੋਲ ਲਵਾਂ ਕਿਉਂਕਿ ਮੈਨੂੰ ਪਤਾ ਨਾ ਕਿ ਕਿੱਦਾਂ ਦਾ ਕਿ~ ਕਿਸ ਬੰਦੇ ਨੂੰ ਕਿੱਦਾਂ ਦਾ ਅੱਛਾ ਲੱਗੇਗਾ,

ਮੈਂ ਇਸੇ ਲਈ ਇਹ ਚੀਜ਼ ਨੂੰ ਲੈ ਕੇ ਚੱਲ ਰਹੀ ਹਾਂ ਹੁਣ ਦੇਖ ਨਾ ਮੈਨੂੰ ਜਗ੍ਹਾ ਦਾ ਹੋ ਗਿਆ ਤੂੰ ਮੈਨੂੰ ਕਿਹਾ ਬੰਦਾ ਨਾ hire ਕਰ ਠੀਕ ਹੈ ਮੈਂ tailor hire ਕਰ ਦਊਂ, ਮੈਂ ਉਹਦੇ ਨਾਲ ਵੀ ਥੋੜ੍ਹੀ ਕਰਦੀ ਹਾਂ ਗੱਲ ਇਹ ਚੀਜ਼ ਹੋ ਗਿਆ machine ਮੈਂ ਫਿਲਹਾਲ ਤਾਂ ਦੋ ਹੀ ਰੱਖਣੀਆਂ ਹਨਾ

ਨਹੀਂ ਉਹ ਤਾਂ ਮੈਂ ਉਹੀ ਤਾਂ ਮੈਂ ਗੱਲ ਕਹਿ ਰਹੀ ਹਾਂ ਨਾ ਕਿ ਇਹ ਤੇ ਗੱਲ ਸਭ ਨੂੰ ਪਤਾ ਹੈ ਕਿ ਬੰਦਾ ਕਿਸੇ ਨੂੰ satisfied ਕਰੇਗਾ ਉਹ ਬੰਦਾ ਫਿਰ ਹੀ ਆਉਂਦਾ ਤੇ ਇਹ ਵੀ ਸਭ ਤੋਂ ਵੱਡੀ advertisement ਹੁੰਦੀ ਹੈ। ਕਿ ਜੇ ਬੰਦਾ ਇੱਕ ਬੰਦਾ ਮੇਰੇ ਤੋਂ ਕੰਮ ਕਰਵਾ ਰਿਹਾ ਨਾ ਤੇ ਜੇ ਉਹਨੂੰ ਕੰਮ ਅੱਛਾ ਲੱਗ ਰਿਹਾ ਉਹ ਚਾਰ ਬੰਦਿਆਂ ਨਾਲ ਹੋਰ ਗੱਲ ਕਰੇਗਾ ਜ਼ਨਾਨੀਆਂ ਮਤਲਬ ladies 'ਚ ਤਾਂ ਇਹ ਚੀਜ਼ ਵੈਸੇ ਬੜੀ famous ਹੁੰਦੀ ਆ ਠੀਕ ਹੈ ਕਿ ਉਹ ਇਹ ਚੀਜ਼ ਬੜੀ ਛੇਤੀ ਦੇਖਦੇ ਆ ਕਿ ਹਾਂ ਵੀ ਕਿੱਥੋਂ suit ਸਵਾਇਆ ਕਿੰਨੇ design ਕੀਤਾ ਕਿੱਥੋਂ hire ਕੀਤਾ ਤੇ ਇਹ ਵੀ ਇੱਕ ਆਪਣੇ ਆਪ 'ਚ ਬੜੀ ਵੱਡੀ ਮਤਲਬ advertisement ਹੋ ਜਾਂਦੀ ਹੈ ਕਿ ਲੋਕੀ ਇੱਕ ਇੱਕ ਤੋਂ

ਸੋ advertisement ਦੀ ਤੇ ਕੋਈ tension ਹੀ ਨੀ ਹੈ ਹਨਾ ਬੰਦਾ promotions ਵੀ ਕਰਵਾ ਸਕਦਾ ਉਹ ਤੇ ਕੋਈ ਚੱਕਰ ਵਾਲੀ ਗੱਲ ਨੀ but ਮੈਂ ਕਹਿੰਦੀ ਸੀਗੀ ਕਿ ਮੈਂ ਕੰਮ ਏਦਾਂ ਦਾ ਦੇਵਾਂ ਜਿਹੜਾ ਬੰਦੇ ਨੂੰ satisfied ਕਰੇ ਮੈਂ ਕੰਮ ਭਾਵੇਂ ਥੋੜ੍ਹਾ ਕਰਾਂ ਮੈਂ ਕੰਮ ਭਾਵੇਂ ਥੋੜ੍ਹਾ ਕਰਾਂ ਪਰ ਮੈਂ ਏਦਾਂ ਦਾ ਕਰਾਂ ਕਿ ਮੈਂ ਦੂਜੇ ਨੂੰ satisfied ਕਰ ਸਕਾਂ ਮਤਲਬ ਅੱਛਾ ਕੰਮ ਕਰਾਂ ਕਹਿੰਦੇ ਆ ਨਾ ਕੰਮ ਥੋੜ੍ਹਾ ਥੋੜ੍ਹਾ ਕਮਾਓ but ਅੱਛਾ ਕਮਾਓ ਓਹੀ ਚਾਹੁੰਦੀ ਹਾਂ ਕਿ ਮੈਂ ਹਮ ਹਮ ਹਮ ਕਿਉਂਕਿ natural ਜਿਹੀ ਗੱਲ ਹੈ ਨਾ ਲੋਕ

ਨਹੀਂ ਮੈਂ ਤੈਨੂੰ ਇਹ ਗੱਲ ਕਹੀ ਆ ਨਾ ਇਹ benefit ਮੈਂ ਤੈਨੂੰ ਇਹੀ ਗੱਲ ਕਹੀ ਆ ਨਾ ਤੂੰ ਮੈਨੂੰ ਇੰਨਾ ਅੱਛਾ suggestion ਦਿੱਤਾ ਮੈਨੂੰ ਇਹ ਪਤਾ ਦੇਖ ਨਾ ਹੁਣ saloon ਤੋਂ ਕੋਈ ਬੰਦਾ ਤਿਆਰ ਹੋਣ ਆਉਂਦਾ ਤੇ natural ਜਿਹੀ ਗੱਲ ਆ ਉਹਨੇ ਅੱਛੀ dress ਪਾਈ ਹੋਏਗੀ ਤਾਂਹੀਓ ਬੰਦਾ saloon 'ਚ ਆਉਂਦਾ ਤੇ ਉਹ ਇਹ ਚੀਜ਼ ਦਾ ਮੈਨੂੰ ਕਾਫ਼ੀ benefit ਹੋ ਸਕਦਾ thank you so much ਤੂੰ ਮੈਨੂੰ ਇਹ ਚੀਜ਼ ਦੱਸੀ ਆ ਨਾ ਕਿ ਆਪਣੀ ਤੂੰ ਜਗ੍ਹਾ time ਤੇ ਕਿਤੇ ਨਾ ਕਿਤੇ

ਤੁਸੀਂ ਦੁਕਾਨਾਂ ਵਾਲਿਆਂ ਨਾਲ ਵੀ ਨਾ ਥੋੜ੍ਹਾ ਮਤਲਬ ਉਹ ਕਰ ਸਕਦੇ ਹੋ ਵੀ ਏਦਾਂ jeans ਵਗ਼ੈਰਾ ਮਿਲਦੀਆਂ ਉਹਦੀ fitting ਵਗ਼ੈਰਾ ਕਰਨੀ ਆਂ ਅੱਜ ਕੱਲ੍ਹ ਉਹਨਾਂ ਨੇ ਆਪਣੇ tailor ਵਾਲੇ ਰੱਖੇ ਹੁੰਦੇ ਆ ਵੀ ਤੁਸੀਂ ਉਹਨਾਂ ਕੋਲ ਜਾ ਕੇ ਗੱਲ ਕੀਤੀ ਹੁੰਦੀ ਵੀ ਤੁਸੀਂ ਉਹਨਾਂ ਨਾਲ ਜਾ ਕੇ ਆਪਣਾ ਕੰਮ ਕਰਵਾ ਸਕਦੇ ਹੋ ਤੇ ਇਹ ਚੀਜ਼ ਦਾ ਵੀ benefit ਹੋ ਸਕਦਾ ਬਹੁਤ ਜ਼ਿਆਦਾ।

ਚੱਲ ਤੂੰ ਮੈਨੂੰ ਪਹਿਲਾਂ ਇਹ ਸਾਰੀਆਂ ਗੱਲਾਂ ਛੱਡ ਸਭ ਤੋਂ ਪਹਿਲਾਂ ਆਪਦਾ ਦੁਕਾਨ ਦੇਖ ਤੇ ਮੈਂ ਤੇਰੀ ਦੁਕਾਨ ਦੇਖਣ ਆ ਸਕਦੀ ਹਾਂ ਮੈਂ ਮੈਨੂੰ ਤੂੰ ਦੱਸ ਕਦੋਂ free ਹੈ ਮੈਂ ਪਿੰਡ ਦੇਖਣ ਆ ਜਾਵਾਂ ਚੱਲ ਠੀਕ ਹੈ ਮੈਂ ਨਾ ਮਤਲਬ ਆਉਂਦੀ ਹਾਂ ਮੈਂ ਤੈਨੂੰ phone ਕਰ ਦਿੰਦੀ ਜਦੋਂ ਮੈਂ ਬਾਹਰ ਪਹੁੰਚਾਗੀ ਨਾ ਤੇ ਤੈਨੂੰ saloon ਵਗ਼ੈਰਾ 'ਚ customer ਵਗ਼ੈਰਾ ਆਏ ਹੁੰਦੇ ਆ ਫਿਰ ਚੰਗਾ ਨੀ ਲੱਗਦਾ ਨਾ ਉਦੋਂ ਕੰਮ ਛੱਡ ਕੇ ਤੂੰ ਮੈਨੂੰ deal ਕਰੇਂਗੀ ਮੈਂ ਤੈਨੂੰ phone ਕਰਦੀ ਹਾਂ ਤੇ ਉੱਥੇ ਪਹੁੰਚ ਕੇ ਠੀਕ ਹੈ ਮੈਂ ਪੰਦਰਾਂ ਵੀਹ ਮਿੰਟ 'ਚ ਪਹੁੰਚ ਗਈ ਠੀਕ ਹੈ

hello ਹਾਂ ਜੀ ਸਤਿ ਸ਼੍ਰੀ ਅਕਾਲ ਜੀ

ਹਾਂਜੀ ਆਪਾਂ ਵੀ ਠੀਕ ਏ ਵਧੀਆ ਹੋਰ ਕੀ ਕਰ ਰਹੇ? ਕੁਛ ਨੀ ਬੱਸ free ਬੈਠੇ ਸੀ ਤੁਸੀਂ ਦੱਸੋ ਹਾਂਜੀ ਬੱਸ ਵਧੀਆ ਆਪਾਂ ਵੀ

ਹਮ ਤੁਸੀਂ call ਕੀਤੀ ਸੀ ਪਹਿਲੋਂ ਹੁਣ ਬੀਸੀ~ ਕੋਈ ਕੰਮ ਸੀਗਾ ਮੈ ਨਾ ਥੋੜਾ busy ਸੀਗੀ ਹਾਂਜੀ ਉਹ ਮੈ topic discuss ਕਰਨਾ ਸੀ ਔਸਟ੍ਰੇਲਿਆ ਬਾਰੇ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

ਹਾਂਜੀ ਹਾਂਜੀ ਬਿਲਕੁਲ ਜਿਦਾਂ ਕਿ ਆਪਾਂ ਔਸਟ੍ਰੇਲਿਆ ਦੀ ਗੱਲ ਕੀਤੀ ਜਾਏ ਤਾਂ ਔਸਟ੍ਰੇਲਿਆ ਦੀ ਰਾਜਧਾਨੀ canberra ਹੈ ਤੇ ਇਹ ਦੱਖਣੀ ਅਰਧਗੋਲੇ ਵਿਚ ਹੈ ਤੇ ਔਸਟ੍ਰੇਲਿਆ ਜਮੀਨਾਂ ਦੇ ਹੇਠਲੇ ਅੱਮ ਦਾ ਦੇਸ਼ ਹੈ ਤੇ ਇਸ ਵਿਚ ਔਸਟ੍ਰੇਲਿਆ, ਤਸਮਾਨੀਆ, ਤੇ ਹੋਰ ਕਈ ਟਾਪੂ ਹਨ ਰਕਵੇ ਦੇ ਹਿਸਾਬ ਨਾਲ ਇਹ ਦੁਨੀਆਂ ਦਾ ਛੇਵਾਂ ਵੱਡਾ ਦੇਸ਼ ਹੈ ਤੇ ਪਾਪੁਆਨੀ ਯੋਗਿਨੀ ਚੜ੍ਹਦਾ ਅਹ ਤੈਮੂਰ ਤੇ ਇੰਡੋਨੇਸ਼ੀਆ ਤੇ ਉੱਤਰ ਵਿਚ new kalodian ਅਹ ਜਿਥ~ ਇਸਦੇ ਚੜ੍ਹਦੇ ਵਾਸਤੇ ਤੇ ਨਊਜ਼ੀਲੈਂਡ ਇਸਦੇ ਦੱਖਣ ਵੱਲ ਹੈ ਇਥੇ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ ਤੇ ਇਥੋਂ ਦੀ ਸਨਸੰਖੇਆ ਵੀ ਬਾਈ ਲੱਖ ਅਹ ਤਰੰਨਵੇਂ ਹਜ਼ਾਰ ਦੋ ਸੌ ਤਰਵੰਜਾ ਹੈ ਤੇ ਜ਼ਿਆਦਾਤਰ ਲੋਗ ਵਰਤਾਨੀਆ ਤੋਂ ਆਏ ਹਨ ਤੇ ਵਰਤਾਨੀਆ ਦੀ ਮੱਲਿਕਾ ਮੱਲਿਕਾ ਐਲਿਜ਼ਾਬੇਥ ਦੋ ਇਸਤੇ ਦੇਸ਼ ਦੀ ਆਗੂ ਵੀ ਹੈ

ਜੀ ਹੋਰ ਜਾਣਕਾਰੀ ਦੇ ਸਕਦੇ ਓ ਮੈਨੂੰ ਔਸਟ੍ਰੇਲਿਆ ਬਾਰੇ? ਹਾਂਜੀ ਜਿਦਾਂ ਕਿ ਇਥੋਂ ਦੀ ਅਠਾਰਵੀਂ ਸਦੀ ਵਿਚ ਆਉਣ ਵਾਲੇ ਪਹਿਲੇ ਚਾਲੀ ਹਜ਼ਾਰ ਵਰ੍ਹਿਆਂ ਤੋਂ ਪੁਰਾਣੇ ਲੋਕ ਰਹਿ ਰਹੇ ਸਨ ਜਿਨਾਂ ਦੀਆਂ ਬੋਲੀਆਂ ਦੇ ਨੇੜੇ ਢਾਈ ਸੌ ਵੰਡਾਂ ਵੰਡੀਆਂ ਹਨ ਤੇ ਇਥੋਂ ਦੇ ਪਹਿਲੀ ਵਾਰ ਸੋਲਾਂ ਸੌ ਛੇ ਵਿਚ ਨੇ ਦੇ ਸਤਾਰਾਂ ਸੌ ਸੱਤਰ ਵਿਚ ਵਰਤਾਨੀਆ ਨੇ ਆਪਣਾ ਦਾਵਾ ਕੀਤਾ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

ਠੀਕ ਏ ਦੋ ਮਿਨਟ ਤੇ ਤੁਸੀ ਮੈਨੂੰ ਦੱਸ ਸਕਦੇ ਓ ਕਿ ਇਹਨਾ~ ਇਹਦਾ ਨਾਮ ਕਿਵੇਂ ਪਿਆ ਸੀ?

ਸ਼ਬਦ ਆ ਕਾਲਕ ਤੋਂ ਬਣਿਆ ਤੇ ਇਸਦਾ ਮਤਲਬ ਹੈ ਥਲਵਾਂ ਜਾਂ ਦੱਖਣੀ ਔਸਟ੍ਰੇਲਿਆ ਦੇ ਵਾਸੀ ਨੂੰ ਕਹਿੰਦੇ ਹਨ ਤੇ ਰੋਮੀ ਵੇਹਲੇ ਤੋਂ ਇਹ ਕਿਸੇ ਅਣਜਾਣ ਦੇਸ਼ ਦੀ ਸੋਚ ਸੀ ਤੇ ਸਬੂਤ ਹੈ ਕਿ ਵਿਚਕਾਰਲੇ ਵੇਲੇ ਇਹ ਜੁਗਰਾਕਿਆ ਕਿਤਾਬਾਂ ਤੇ ਯੂਰਪੀ ਖੋਜਾਂ ਦੀਆਂ ਖੋਜ ਤੇ ਪੁਰਾਣੇ ਮਸ਼ਹੂਰ ਨਾਂ ਨਾਲ ਸੱਦਿਆ ਗਿਆ ਤੇ ਪਹਿਲੀ ਵਾਰ ਸਬਦ ਔਸਟ੍ਰੇਲਿਆ ਅੰਗਰੇਜ਼ੀ ਵਿਚ ਸੋਲਾਂ ਸੌ ਪੱਚੀ ਵਿਚ ਵਰਤਿਆ ਗਿਆ ਤੇ ਮੀ~ ਮਿਥੀਵ ਚੰਡ ਨੇ ਅਠਾਰਾਂ ਸੌ ਚਾਰ ਤੋਂ ਇਸਦਾ ਨਾਮ ਆਮ ਕੀਤਾ ਤੇ joseph batt ਨੇ ਕਹਿਣਾ ਏ ਕਿ ਅਠਾਰਾਂ ਸੌ ਚੋਦਾਂ ਵਿਚ ਆਪਣੀ ਪਹਿਲੀ ਕਿਤਾਬ avholiz to terror ਔਸਟ੍ਰੇਲਿਆ ਰੱਖਿਆ ਤੇ ਬਾਰ੍ਹਾਂ ਦਿਸੰਬਰ ਅਠਾਰਾਂ ਸੌ ਸਤਾਰਾਂ ਨੂੰ governor ਲੱਥਲਨ ਮਾਇਕਲ ਨੇ ਕੋਲੋਂ ਨੀਲ ਦਫਤਰ ਦੇ ਨਾ ਰੱਖਣ ਬਾਰੇ ਕਿਹਾ ਗਿਆ ਤੇ ਅਠਾਰਾਂ ਸੌ ਚੋਵੀ ਵਿਚ ਸਮੁੰਦਰੀ ਮਾਮਲਿਆਂ ਦੇ ਦਫਤਰ ਨੇ ਇਸ ਗੱਲ ਨੂੰ ਮੰਨਿਆ ਤੇ ਇਹ ਨਾਂ ਰੱਖ ਦਿੱਤਾ ਗਿਆ ਤੇ ਉਹ ਪਹਿਲਾਂ